ਚਾਦਰਾਂ ਦੀ ਸ਼ੈਡ ਪਾਈ ਹੋਈ ਦਿਖਾਈ ਦੇ ਰਹੀ ਹੈ।

ਤੇ ਟੇਬਲ ਦੇ ਦੂਜੇ ਪਾਸੇ ਬਹੁਤ ਸਾਰੀਆਂ ਔਰਤਾਂ ਖੜੀਆਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਵਿੱਚ ਸਾਨੂੰ ਬਰਗਰ ਕਿੰਗ ਤੇ ਕੇ_ਐਫ_ਸੀ ਰੈਸਟੋਰੈਂਟ ਦਿਖਾਈ ਦੇ ਰਹੇ ਹਨ।

ਤੇ ਰੈਸਟੋਰੈਂਟ ਦੇ ਨਾਮ ਦੇ ਬੋਰਡ ਬਾਹਰ ਲੱਗੇ ਹਨ।

ਕਮਰਾ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਪੀਲੇ ਚਿੱਟੇ ਤੇ ਨੀਲੇ ਰੰਗ ਦੇ --

ਦਰਵਾੱਜੇ ਦੇ ਊਪਰ ਇੱਕ ਬੋਰਡ ਊਪਰ ਲਿਖਿਆ ਹੋਇਆ ਹੈ।

ਇਸ ਤਸਵੀਰ ਵਿੱਚ ਪਾਣੀ ਨਾਲ ਭਰਿਆ ਹੋਇਆ ਇੱਕ --

ਤਲਾਬ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਇੱਕ --

ਤੇ ਦੋ ਕਮਰੇ ਦਿਖਾਈ ਦੇ ਰਹੇ ਹਨ ਜਿੱਸਨੂੰ ਲਾਲ ਤੇ ਚਿੱਟੇ ਰੰਗ ਨਾਲ --

ਬਹੁਤ ਸਾਰੇ ਵਿਅਕਤੀ ਖੜੇ ਦਿਖਾਈ ਦੇ ਰਹੇ ਹਨ ਤੇ ਇੱਕ ਪਾਸੇ--

ਤੇ ਉਥੇ ਖਾਣ ਪੀਣ ਦਾ ਸਮਾਨ ਲੱਗਾ ਹੋਇਆ ਹੈ।

ਹਾਲ ਦਿਖਾਈ ਦੇ ਰਿਹਾ ਹੈ ਜਿੱਥੇ ਗੁਲਾਬੀ ਰੰਗ ਦੇ ਟੈਂਟ ਨਾਲ ਸਜਾਵਟ ਕੀਤੀ ਹੋਈ ਹੈ।

ਸਫੇਦ ਚਾਦਰ ਵਿਛਾਈ ਹੋਈ ਹੈ ਤੇ ਪੜਦੇ ਲੱਗੇ ਹੋਏ ਹਨ।

ਜਿਸ ਦੇ ਬਾਹਰ ਖੇਡ ਦਾ ਮੈਦਾਨ ਵੀ ਦਿਖਾਈ ਦੇ ਰਿਹਾ ਹੈ।

ਦੇ ਰਹੀ ਹੈ ਜਿੱਥੇ ਦੋ ਕਾਲੇ ਰੰਗ ਦੀਆਂ --

ਚਿੱਟੇ ਰੰਗ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ।

ਇੱਸ ਤਸਵੀਰ ਵਿੱਚ ਸਾਨੂੰ ਕੁਛ ਘਾਹ ਦਾ ਮੈਦਾਨ ਦਿਖਾਈ ਦੇ ਰਿਹਾ ਹੈ।

ਤੇ ਬਹੁਤ ਸਾਰਾ ਪਾਣੀ ਦਿਖਾਈ ਦੇ ਰਿਹਾ ਹੈ।

ਤੇ ਇੱਕ ਪਾਸੇ ਬਹੁਤ ਵੱਡੇ ਪਹਾੜ ਨਜ਼ਰ ਆ ਰਹੇ ਹਨ।

ਇਸ ਤਸਵੀਰ ਵਿੱਚ ਸਾਨੂੰ ਇੱਕ ਵੱਡਾ--

ਤੇ ਅਸਮਾਨ ਦਿਖਾਈ ਦੇ ਰਿਹਾ ਹੈ।